ਤੇ ਹੋਸਪੀਟਲ ਦੇ ਵਿੱਚ ਐਮਰਜੰਸੀ ਟਰੋਮਾ ਵਿਭਾਗ ਆ ਜਿੱਥੇ ਕਿ ਐਮਰਜਂਸੀ ਕੇਸ ਜਿਹੜੇ ਹੁੰਦੇ ਆ।

ਤੇ ਬਹੁਤ ਸਾਰਾ ਇਥੇ ਸਮਾਨ ਪਿਆ ਹੋਇਆ ਵਾ ਜਿਵੇਂ ਕਿ ਜੋ ਵੀ ਕਰਿਆਨੇ ਦਾ ਸਮਾਨ ਹੁੰਦਾ ਇਥੇ ਸਾਰਾ ਹੀ ਸਮਾਨ ਪਿਆ ਹੋਇਆ ਆ।

ਏਸ ਪਿਕਚਰ ਚ ਅੱਸੀ ਦੇਖ ਸਕਦੇਆ ਕੀ ਜੇਹੜਾ ਵਿਊ ਆ ਸਕੂਲ ਦਾ ਵਿਊ ਨਜ਼ਰ ਆ ਰਿਹਾ ਵਾ।

ਹਾਥੀ ਘੋੜੇ ਬਹੁਤ ਹੀ ਸੋਹਣੇ ਲੱਗਦੇ ਪਏ ਆ ਜਿਹੜੇ ਹੋਰ ਵੀ ਨਾਲ ਜਾਨਵਰ ਹੈਗੇ ਆ।

ਤੇ ਇਹ ਜਿਹੜਾ ਗੁਰਦੁਆਰਾ ਸਾਹਿਬ ਆ ਸੁਲਤਾਨਪੁਰ ਲੋਧੀ ਕਪੂਰਥਲਾ ਦੇ ਵਿੱਚ ਆ।

ਗੱਡੀਆਂ ਵਗੈਰਾ ਖੜੀਆਂ ਹੋਈਆਂ ਵਾ ਲੋਕੀ ਜਾ ਰਹੇ ਆ ਗੱਡੀਆਂ ਦੇ ਵਿੱਚ ਤੇਲ ਪਵਾ ਰਹੇ ਆ।

ਇੱਸ ਪਿਕਚਰ ਦੇ ਵਿੱਚ ਜਿਹੜਾ ਵਿਊ ਦੇਖਣ ਨੂੰ ਮਿਲਦਾ ਪਿਆ ਆ ਵਿਊ ਹੈਗਾ ਆ ਐੱਚ_ਡੀ_ਐੱਫ_ਸੀ ਬੈਂਕ ਦਾ।

ਬਹੁਤ ਹੀ ਸੋਹਣੇ ਬਾਹਰ ਪੇੜ ਪੋਦੇ ਲੱਗੇ ਹੋਏ ਆ ਪੱਟਰੀ ਦਾ ਵਿਊ ਆ ਟ੍ਰੇਨ ਦਾ ਵਿਊ ਹੈਗਾ ਆ।

ਇਸ ਪਿਕਚਰ ਦੇ ਵਿੱਚ ਅਸੀਂ ਦੇਖ ਸਕਦੇ ਹੈ ਜਿਹੜਾ ਵਿਊ ਹੈ ਸ਼ਰਮਾ ਬਿਰਿਆਨੀ ਢਾਬਾ ਆ।

ਤੇ ਇਥੋਂ ਜੇ ਵੀ ਕਿਸੇ ਵੀ ਲੇਡੀਜ ਨੇ ਸੂਟ ਲਾਣੇ ਆ ਲਿਆ ਸਕਦੇ ਆ ਤੇ ਦੇਖ ਸਕਦੇ ਆ ਦੁਕਾਨ ਦੇ ਬਾਹਰ ਡੰਮੀਆਂ ਲੱਗੀਆਂ ਡੰਮੀਆਂ ਦੇ ਸੂਟ ਬਹੁਤ ਸੋਹਣੇ ਆ।

ਕਿਸੇ ਨੇ ਆਪਣੇ ਘੱਰ ਚ ਕਰਾਨਾ ਕੋਹੱਠੀ ਚ ਕਰਾਨਾ ਜਾ ਦੁਕਾਨ ਤੇ ਕਰਾਨਾ ਏੱਥੇ ਆ ਕੇ ਵਿਜ਼ਿਟ ਕਰੋ ਤੇ ਔਨੇ ਚੋਇਸ ਦਾ ਪੇਂਟ੍ਸ ਲੈਕੇ ਜਾਓ।

ਇਸ ਪਿੱਚਰ ਵਿੱਚ ਜਿਹੜਾ ਵਿਊ ਨਜ਼ਰ ਆ ਰਿਹਾ ਆ ਵਿਊ ਇੱਕ ਐਰੋਪਲੇਨ ਦਾ ਨਜ਼ਰ ਆ ਰਿਹਾ ਆ।

ਏਸ ਫੋਟੋ ਦੇ ਵਿੱਚ ਤੁਸੀਂ ਦੇਖ ਸਕਦੇ ਆ ਕਸ਼ੂਕੰਮੇ ਦਾ ਵਿਊ ਐ ਦੇਖ ਸਕਦੇ ਆ ਵੀ ਹਨਾ ਕਛੂਆ ਜਿਹੜਾ ਵਾ--

ਤੇ ਬਹੁਤ ਹੀ ਵਧੀਆ ਇੱਥੇ ਦਾ ਵਾਤਾਵਰਣ ਆ ਬਹੁਤ ਹੀ ਸੋਹਣਾ ਲੱਗ ਰਿਹਾ ਆ।

ਤੇ ਸੈਲੂਨ ਦਾ ਨਾਮ ਹੈਗਾ ਏ ਆ ਨਿਊ ਤਾਜ ਹੇਅਰ ਸੈਲੂਨ ਤੁਸੀਂ ਇੱਥੇ ਆਂ ਕੇ ਵਿਸਿਟ ਕਰ ਸਕਦੇ ਆਂ।